ਇਹ ਜਿਹੜਾ ਤੁਸੀਂ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ ਵਾਤਾਵਰਨ ਬਹੁਤ ਵਧੀਆ ਹੈ।

ਇਹ ਜਿਹੜਾ ਵਿਊ ਵੇਖਦੇ ਪਏ ਹੋ ਬਹੁਤ ਪਿੱਛੇ ਦਾ ਬਹੁਤ ਵਧੀਆ ਵਾਤਾਵਰਨ ਬਹੁਤ ਵਧੀਆ ਐ।

ਹੋਰ ਘਾਹ ਪੌਧੇ ਲੱਗੇ ਹੋਏ ਐ ਵਿੱਚ ਖੰਭਾ ਲੱਗਾ ਹੋਇਆ ਐ ਝੂੰਬਰ ਬਣੇ ਹੋਏ ਐ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਸਫ਼ਾਈ ਸੁਫੂਈ ਬਹੁਤ ਵਧੀ--

ਏਹ ਜੇਹੜਾ ਤੁਸੀ ਵਿਊ ਪਿਕਚਰ ਦਾ ਵੇਖ ਰਹੇ ਹੋ ਬੋਹਤ ਵਧੀਆ ਹੈ ਇੱਥੇ ਦਾ ਵਾਤਾਵਰਣ ਬੋਹਤ ਵਧੀਆ ਹੈ ਦਰੱਖਤ ਪੌਧੇ ਲੱਗੇ ਹੋਏ ਹੈਂ ਹੋਰ--

ਇਥੇ ਡਿਜਾਇਨਿੰਗ ਸਿਖਾਈ ਜਾਂਦੀ ਹੈ ਔਰ ਫੁੱਲ ਫੁੱਲ।

ਮਾਹੌਲ ਏ ਇਥੇ ਜਿਹੜਾ ਮਾਹੌਲ ਮੋਲ ਜਿਹੜਾ ਵੇਖਦੇ ਪਏ ਉਹ ਇਥੇ ਪਿੰਜਰੇ ਮਿਲਦੇ ਆ।

ਲੋਗ ਬਹੁਤ ਆਉਂਦੇ ਐ ਚਰਚ ਵਿੱਚ ਦੁਆ ਕਰਦੇ ਐ ਅ ਪ੍ਰੇ ਕਰਦੇ ਐ।

ਏਹ ਸਾਹਮਣੇ ਬੋਰਡ ਲੱਗਾ ਹੋਏ ਆ ਹੈ ਬੰਦੇ ਖੜੇ ਆ ਬੱਚੇ ਖੜੇ ਆ ਇੱਧਰ ਲੇਟੇਂ ਪਏ ਆ ਸਾਰੇ।

ਹੋਰ ਤਰ੍ਹਾਂ ਦੇ ਵੀ ਕੱਪੜੇ ਬਹੁਤ ਮਿਲਦੇ ਆ ਇੱਥੇ ਆਪ ਵੀ ਲੋ ਕੱਪੜੇ ਆਣ ਕੇ ਇੱਥੇ ਦੇ।

ਪਿੱਛੇ ਓਹਦਾ ਤੁਸੀ ਵਿਊ ਵੇਖਦੇ ਪਏ ਹੋ ਬੋਹੁਤ ਵਧੀਆ ਹੈ ਇੱਥੇ ਦਾ ਵਾਤਾਵਰਨ ਬੋਹੁਤ ਵਧੀਆ ਹੈ ਹਰਿਆਲੀ ਹੈ।

ਲੈਸ ਵੀ ਮਿਲਦੀ ਹੈ ਜੇਹੜੇ ਕਪੜਿਆਂ ਨੂੰ ਸੂਟਾਂ ਨੂੰ ਲਗਦੀ ਹੈ ਹੋਰ ਰੀਲਾਂ ਰੂਲਾਂ ਮਿਲਦੀ ਹੈਂ ਧਾਗੇ ਧੁੱਗੇ--

ਇਹ ਜਿਹੜਾ ਤੁਹੀ ਪਿੱਚਰ ਦਾ ਵਿਊ ਵੇਖਦੇ ਪਏ ਔ ਬਹੁਤ ਵਧੀਆ ਐ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਐ।

ਇਹ ਬਹੁਤ ਵੱਡਾ ਇਹ ਹੈਗਾ ਸ਼ੋਰੂਮ ਇਥੇ ਹਰ ਤਰਾਂ ਦੀ ਕੁਰਸੀ--

ਇਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਇਥੇ ਹਰਿਆਲੀ ਹੈ ਇਨਾ ਵਧੀਆ ਮਾਹੌਲ ਹੈ।

ਇਹ ਪਿੱਚਰ ਦਾ ਵਿਊ ਬਹੁਤ ਵਧੀਆ ਐ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਐ ਸਫਾਈ ਸੁਥਰਾ ਮਾਹੌਲ ਹੈ ਇੱਥੇ ਹਰ ਤਰਾਂ ਦੇ--

ਪੱਥਰ ਮਿਲਦੇਆ ਹੋਰ ਪਲੇਟਾਂ ਮਿਲਦੀਆਂ ਏਂ ਕੋੱਠਿਯਾਂ ਕੂੱਠੀਆਂ ਬਨਾਨ ਨੂੰ ਪੱਥਰ ਮਿਲਦਾ ਹੈ ਹੋਰ ਦਫ਼ਤਰ ਬਨਾਨ ਨੂੰ ਪੱਥਰ ਮਿਲਦਾ ਹੈ ਲਾਈਟਾਂ ਲੁਇਟਾਂ ਲੱਗੀਆਂ ਹੋਈਆਂ ਹੈਂ।

ਇਹ ਜਿਹੜਾ ਪਿਕਚਰ ਦਾ ਮਾਹੌਲ ਵੇਖਦੇ ਪਏ ਹੋ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਸਾਹਮਣੇ ਇੱਕ--

ਇਹ ਪਿਚਰ ਦਾ ਵਿਊ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਏ।

ਇੱਥੇ ਦਾ ਵਾਤਾਵਰਨ ਬਹੁਤ ਵਧੀਆ ਐ ਇੱਕ ਦਫਤਰ ਹੈਗਾ ਐ ਦਫਤਰ ਦੇ ਟੇਬਲ ਪਿਆ ਹੋਇਆ ਕੁਰਸੀ ਪਈ ਹੋਈ ਏ ਟੇਬਲ ਬਹੁਤ ਲੰਬਾ ਐ।

ਇਹ ਜਿਹੜੀ ਪਿੱਚਰ ਦਾ ਵਿਊ ਬਹੁਤ ਵਧੀਆ ਐ ਇੱਥੇ ਦਾ ਵਾਤਾਵਰਨ ਬਹੁਤ ਵਧੀਆ ਹੈ ਇੱਥੇ ਸਫਾਈ ਸੁਥਰਾ ਮਾਹੌਲ ਐ।

ਵਰਕਸ਼ੌਪ ਹੈ ਇੱਥੇ ਮੋਟਰਸਾਈਕਲ ਨਵੇਂ ਵੀ ਮਿਲਦੇ ਆ ਪੁਰਾਣੇ ਵੀ ਮਿਲਦੇ ਆ।